ਪਿਕਚਰ ਵਿੱਚ ਸਾਨੂੰ ਇੱਕ ਸ਼ੌਪ ਦਿਖਾਈ ਦੇ ਰਹੀ ਹੈ।

ਇਸ ਪਿੱਚਰ ਵਿੱਚ ਸਾਨੂੰ ਬਹੁਤ ਸਾਰੇ ਲੋਕ ਦੇਖਣ ਨੂੰ ਮਿਲ ਰਹੇ ਹਨ।

ਹਾਥੀ ਦੇ ਊਪਰ ਇੱਕ ਲੜਕਾ ਚੜੇਆ ਹੋਯਾ ਹੈ।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

ਸ਼ੌਪ ਦਾ ਨਾਮ ਭਾਟੀਆ ਕੀਨਲਜ਼ ਐਂਡ ਪੇਟ ਸ਼ੌਪ ਹੈ।

ਇੱਥੇ ਸਾਨੂੰ ਇੱਕ ਬਾਈਕ ਵੀ ਦੇਖਣ ਨੂੰ ਮਿਲ ਰਹੀ ਹੈ।

ਇਥੇ ਸਾਨੂੰ ਇਕ ਸ਼ੋਪ ਦੇਖਣ ਨੂੰ ਮਿਲ ਰਹੀ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਸਕੂਲ ਦਿਖਾਈ ਦੇ ਰਿਹਾ ਹੈ।

ਔਫਿਸ ਦੇ ਅੰਦਰ ਸਾਨੂੰ ਕੁੱਛ ਚੇਅਰਜ਼ ਵੀ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਪਿਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦਿਖਾਈ ਦੇ ਰਿਹਾ ਹੈ।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

ਏਸ ਪਿਕਚਰ ਵਿੱਚ ਸਾਨੂੰ ਇੱਕ ਬੋਹਤ ਵਧੀਆ ਵਿਊ ਦਿਖਾਈ ਦੇ ਰਿਹਾ ਹੈ।

ਇੱਥੇ ਸਾਨੂੰ ਇੱਕ ਬਹੁਤ ਵੱਡਾ ਰੋਡ ਦਿਖਾਈਦ ਦੇ ਰਿਹਾ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਹੀ ਵੱਡਾ ਰੇਲਵੇ ਸਟੇਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਬਹੁਤ ਵੱਡੇ ਵੱਡੇ ਦਰੱਖਤ ਵੀ ਦੇਖਣ ਨੂੰ ਮਿਲ ਰਹੇ ਹਨ।

ਏਸ ਸ਼ੌਪ ਦੇ ਬਾਹਰ ਸਾਨੂੰ ਬੋਹੁਤ ਹੀ ਵੈਰਾਇਟੀ ਵਿੱਚ ਟਾਈਲਸ ਪਈਆਂ ਹੋਈਆਂ ਦਿਖਾਈ ਦੇ ਦੇ ਰਾਹੀਆਂ ਹਨ।

ਸ਼ੋਪ ਦੇ ਅੰਦਰ ਬਹੁਤ ਸਾਰੇ ਸੂਟਸ ਅਤੇ ਬਲੈਂਕਟਸ ਲੱਗੇ ਹੋਏ ਹਨ।

ਇਸ ਰੈਸਟੋਰੈਂਟ ਦੇ ਅੰਦਰ ਬਹੁਤ ਸਾਰੇ ਲੋਕ ਵੀ ਦਿਖਾਈ ਦੇ ਰਹੇ ਹਨ।

ਇਥੇ ਸਾਨੂੰ ਬਹੁਤ ਸਾਰੀਆਂ ਵਲੋਗ ਦਿਖਾਈ ਦੇ ਰਹੇ ਹਨ।